ਰਾਧਾ ਤੇ ਉਹਨਾਂ ਦੇ ਮਿੱਤਰ ਬਾਰੇ ਦੱਸਿਆ ਗਿਆ ਹੈ ਤੇ ਉਹ ਸੰਦੇਸ਼ ਭੇਜਦੇ ਹਨ ਕ੍ਰਿਸ਼ਨ ਜੀ ਨੂੰ ਰਾਧਾ ਵੀ ਕਿਵੇਂ ਤੁਹਾਡਾ ਇੱਕ ਮਿੱਤਰ ਜਿਹੜਾ ਤੁਹਾਡੇ ਪਿਆਰ ਲਈ ਤਰਸਦਾ ਪਿਆ ਹੈ ਤੇ ਜੋ ਕਿ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾਂ ਸੁਣ ਕੇ ਮਿੱਤਰਾ ਸਾਡੇ ਮੁਲਕ ਅੰਦਰ ਧਰਮ ਅਤੇ ਜਾਤ ਪਾਤ ਦੇ ਨਾਂ ਉੱਤੇ ਵੰਡੀਆਂ ਅਤੇ ਵਿਤਕਰੇ ਮਿਲਦੇ ਹਨ ਇਸ ਨਾਲ ਕਈ ਵਾਰ ਵੱਡੇ ਵੱਡੇ ਨੁਕਸਾਨ ਤੇ ਦੁਖਾਂਤ ਵਾਪਰ ਜਾਂਦੇ ਹਨ, ਇਸ ਕਵਿਤਾ ਵਿੱਚ ਕਵੀ ਮੁਲਕ ਦੀ ਸ਼ਾਨ ਅਤੇ ਉਚਤਾ ਦਰਸਾ ਕੇ ਹਿੰਦੂਆਂ ਅਤੇ ਸਿੱਖਾਂ ਨੂੰ ਇੱਕੋ ਅੱਖ ਦੇ ਨਾਲ ਦੱਸਦਾ ਹੈ ਅਤੇ ਦੀਆਂ ਖ਼ੁਸ਼ੀਆਂ ਦਾ ਵਰਣਨ ਕਰਦਾ ਹੈ ਮਰਮ ਭੇਤ ਪ੍ਰਦੇਸ਼ਾਂ ਵਿੱਚ ਕਿਤੇ ਬੈਠਾ ਹੋਇਆ ਇੱਕ ਪੰਜਾਬੀ ਪੰਜਾਬ ਤੋਂ ਆਏ ਕਿਸੇ ਨਵੇਂ ਵਤਨੀ ਭਰਾ ਨੂੰ ਮਿਲਦਾ ਹੈ ਅਤੇ ਬੜਾ ਉਤਸੁਕ ਹੋ ਕੇ, ਆਪਣੇ ਪੰਜਾਬ ਦੇਸ ਦੀ ਹਾਲਤ ਜਾਨਣ ਲਈ ਉਸ ਨੂੰ ਸਾਰਾ ਹਾਲ ਪੁੱਛਦਾ ਹੈ ਅਤੇ ਦੇਸ ਦੀ ਖ਼ੁਸ਼ਹਾਲੀ ਦੀ ਕਾਮਨਾ ਕਰਦਾ ਹੈ। ਇਹ ਕਵਿਤਾ ਕਵੀ ਨੇ ਸਮਾਜਵਾਦੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਰਚੀ ਹੈ, ਉਹ ਅਜਿਹੇ ਜਹਾਨ ਦੀ ਕਾਮਨਾ ਕਰਦਾ ਹੈ ਜਿਸ ਵਿੱਚ ਸਾਂਝ ਅਤੇ ਅਮ ਬਰਕਤ ਹੋਵੇ ਅਤੇ ਸਾਰੇ ਪ੍ਰੇਮ ਤੇ ਆਦਰ ਭਾਵ ਨਾਲ ਜੀਵਨ ਬਤੀਤ ਕਰਨ। ਤੇ ਹੁਣ ਜਿਹੜੀ ਤੁਹਾਨੂੰ ਮੈਂ ਗੱਲ ਦੱਸਣ ਜਾ ਰਿਹਾਂ ਇਹ ਸਾਡੇ ਪਿੰਡ ਦੇ ਮੋਹਨ ਸਿੰਘ ਬਾਰੇ ਗੱਲ ਹੈ ਮੋਹਨ ਸਿੰਘ ਜੀ ਦਾ ਵੈਸੇ ਤਾਂ ਜਨਮ ਵੀਹ ਅਕਤੂਬਰ ਉੱਨੀ ਸੌ ਪੰਜ ਨੂੰ ਹੋਇਆ ਸੀ l ਮਰਦਾਨ ਸੂਬਾ ਸਰਹੱਦ, ਉਹਨਾਂ ਦੇ ਪਾਕਿਸਤਾਨ ਦੇ ਵਿਖੇ doctor ਜੋਧ ਸਿੰਘ ਦੇ ਘਰ ਹੋਇਆ ਉਸਦਾ ਜੱਦੀ ਪਿੰਡ ਧਮਿਆਲ ਜ਼ਿਲ੍ਹਾ ਰਾਵਲਪਿੰਡੀ ਸੀ। ਉਸਨੂੰ ਬਚਪਨ ਤੋਂ ਹੀ ਕਵਿਤਾ ਲਿਖਣ ਦਾ ਸ਼ੌਂਕ ਸੀ, ਉਸਦੀ ਉੱਨੀ ਸੌ ਇੱਕੀ ਵਿੱਚ ਲਿੱਖੀ ਕਵਿਤਾ ਸਾਡਾ ਗੁਰੂ ਤੇ ਗੁਰੂ ਦਾ ਬਾਗ਼ ਸਾਡਾ, ਉਹ ਪ੍ਰਸਿੱਧ ਹੋਈ। ਉਹ ਖਾਲਸਾ college ਅੰਮ੍ਰਿਤਸਰ ਖਾਲਸਾ college ਪਟਿਆਲਾ ਅਤੇ ਮਗਰੋਂ ਪੰਜਾਬ ਖੇਤੀਬਾੜੀ university ਲੁਧਿਆਣਾ ਵਿਖੇ ਅਧਿਆਪਕ ਰਹੇ ਹਨ ਉਸਦੇ ਦਰਸ਼ਨ ਉਸਦੇ ਦਰਜਨ ਤੋਂ ਵੱਧ ਕਾਵਿ ਸੰਗ੍ਰਹਿ ਹਨ ਜਿਹਨਾਂ ਵਿੱਚ ਸਾਵੇ ਪੱਤਰ, ਆਵਾਜ਼ਾਂ, ਜ਼ੰਦਾ, ਜ਼ਿੰਦਰੇ ਬੂਹੇ ਆਦਿ ਪ੍ਰਸਿੱਧ ਹਨ। ਉਸਦਾ ਪੰਜ ਦਰਿਆ ਰ~ ਰਸਾਲਾ ਵੀ ਬਹੁਤ ਪ੍ਰਸਿੱਧ ਹੋਇਆ ਸੀ, ਉਸਦੀ ਕਾਵਿ ਰਚਨਾ ਨਾਲ ਪੰਜਾਬੀ ਕਵਿਤਾ ਅਤੇ ਕਾਵਿ ਕਲਾ ਆਪਣੇ ਸਿੱਖਰਾਂ ਉੱਤੇ ਪੁੱਜੀ ਤੇ ਜਿਹੜੇ ਸਾਡੇ professor ਮੋਹਨ ਸਿੰਘ ਹਨ ਬਹੁਤ ਪ੍ਰਤਿਭਾਸ਼ਾਲੀ ਕਵੀ ਸੀ ਅਤੇ ਪਿੰਗਲ ਦਾ ਮਾਹਰ ਸੀ ਉਸਦੀ ਕਵਿਤਾ ਨੇ ਪੰਜਾਬ ਵਿੱਚ ਕਈ ਝੁਕਾਅ ਲਿਆਉਂਦੇ ਅਤੇ ਉਸਨੂੰ ਆਧੁਨਿਕ ਨੋਹਾਰ ਪ੍ਰਦਾਨ ਕੀਤੀ ਪੰਜਾਬ ਤੋਂ ਇਲਾਵਾ ਉਹ ਉਰਦੂ ਫ਼ਾਰਸੀ ਅਤੇ ਅੰਗਰੇਜ਼ੀ ਦਾ ਵੀ ਵਿਦਵਾਨ ਸੀ ਅਤੇ ਉਸਨੇ ਬਹੁਤ ਵਧੀਆ ਅਨੁਵਾਦ ਵੀ ਪੰਜਾਬ ਵਿੱਚ ਪੰਜਾਬੀ ਵਿੱਚ ਪੇਸ਼ ਕੀਤੇ ਸਨ, ਉਸਨੇ ਬਹੁਤ ਵੱਡੀ ਗਿਣਤੀ ਵਿੱਚ ਕਵੀਆਂ ਅਤੇ ਨੌਜਵਾਨਾਂ ਨੌਜਵਾਨ ਲਿਖਾਰੀਆਂ ਨੂੰ ਪ੍ਰਭਾਵਿਤ ਕੀਤਾ ਉਸ ਉਹ ਕਈ ਉੱਚ ਸਾਹਿਤਕ ਪਦਵੀਆਂ ਉੱਤੇ ਰਿਹਾ ਅਤੇ ਉਸਨੂੰ ਕਈ ਮਾਨ ਸਨਮਾਨ ਹਾਸਿਲ ਹੋਏ ਜਿੰਨਾਂ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ Soviet Land ਨਹਿਰੂ award ਅਤੇ ਪੰਜਾਬ ਦੇ ਪੈਪਸੂ ਸਰਕਾਰ ਵੱਲੋਂ ਸਨਮਾਨ ਆਦਿ ਸ਼ਾਮਿਲ ਹਨ ਉਹਨਾਂ ਨੂੰ ਕਈ philosophy ਵੀ ਹਾਸਿਲ ਹੋਏ ਹਨ। ਇੱਕ ਨਿੱਕੀ ਕਵਿਤਾ ਵਿੱਚ ਕਾਵੀ ਕਵੀ ਨੇ ਬੜੀ ਖੂਬੀ ਨਾਲ ਮਾਂ ਦੀਆਂ ਸਿਫ਼ਤਾਂ ਅਤੇ ਵਡਿਆਈ ਦਾ ਵਰਣਨ ਕੀਤਾ ਹੈ, ਇਸ ਵਿੱਚ ਮਾਂ ਦਾ ਆਪਣੇ ਬੱਚਿਆਂ ਲਈ ਫ਼ਿਕਰ ਅਤੇ ਸਧਰ ਦੇ ਭਾਵ ਪੇਸ਼ ਹੋਏ ਹਨ, ਦੇਸ ਪਿਆਰ ਇਸ ਕਵਿਤਾ ਵਿੱਚ ਹਰੀ ਸਿੰਘ ਨਲੂਆ ਦੇ ਸਮੇਂ ਦੀ ਇੱਕ ਬੇਮਿਸ਼ਾਲ ਘਟਨਾ ਦਾ ਵਰਣਨ ਹੈ ਪਠਾਨ ਪਿਓ ਪੁੱਤਰ ਦੀ ਕਹਾਣੀ, ਜਿਵੇਂ ਕਿ ਅੱਜ ਅਸੀਂ ਬੈਠੇ ਹਾਂ ਰਾਤ ਅਸੀਂ ਇੱਕ plan ਬ~ ਰਾਤ ਅਸੀਂ ਇੱਕ ਜੁਗਤ ਬਣਾਈ ਤੇ ਅਸੀਂ ਜੁਗਤ ਬਣਾ ਕੇ ਹਿਮਾਚਲ ਵੱਲ ਤੁਰ ਵੱ~ ਤੁਰ ਚੱਲੇ, ਤੇ ਹੁਣ ਅਸੀਂ ਬਹੁਤ ਹੀ ਜ਼ਿਆਦਾ ਤੰਗ ਹੋਏ ਹਿਮਾਚਲ ਵਿੱਚ ਬੈਠੇ ਹਾਂ ਜਿੱਥੇ ਕਿ ਸਾਡੇ ਕੋੋਲ ਪੈਸਿਆਂ ਦੀ ਘਾਟ ਹੋਣ ਲੱਗ ਗਈ ਸੀ ਪਰ ਅਸੀਂ ਹੋਣ ਨੀ ਦਿੱਤੀ, ਅਸੀਂ ਬਹੁਤ ਜੁਗਾੜ ਲਾਏ, ਜੁਗਾੜ ਲਾ ਲਾ ਕੇ ਅਸੀਂ ਫਿਰ ਵੀ ਬੈਠੇ ਹਿਮਾਚਲ ਸਾਡਾ ਜੀਅ ਕਰਦਾ ਵੀ ਜ਼ੇਬ 'ਚ ਹੀ ਪਾ ਲਈਏ ਖ਼ਰੀਦ ਕੇ, ਹੁਣ ਜੁਗਾੜ ਲੱਗ ਹੀ ਗਏ ਨੇ ਤਾਂ ਕੀ ਕਰੀਏ, ਅੱਗੇ ਫਿਰ ਆਪਣੇ ਨਾਲ ਇੱਕ ਮੁੰਡਾ ਰਹਿੰਦਾ ਹੈ ਜਿਹਦਾ ਨਾਂ ਹੈ ਸੋਨੂੰ। ਇਹ ਸੋਨੂੰ ਹੈ ਜਿਹੜਾ ਇਹ ਨਾਲ ਸਾਡੇ ਆਉਂਦੇ ਹੋਏ ਰਾਤ ਨੂੰ ਇਹਨੇ ਸੱਤ ਲਾ ਲਈਆਂ ਕੁਲੀਪਾਂ ਤੇ ਇਹ ਹੋ ਗਿਆ set ਤੇ ਇਹਨੇ ਗੱਡੀ ਚੋਂ ਉੱਤਰ ਕੇ ਮਾਰੀਆਂ ਉੱਲਟੀਆਂ, ਤੇ ਇਹ ਹੁਣ ਵੀ ਸੁੱਤਾ ਪਿਆ ਤੇ ਇਹਨੂੰ ਜੀਅ ਕਰਦਾ ਵੀ ਇੰਨਾ ਕੁੱਟਾਂ ਇੰਨਾ ਕੁੱਟਾਂ ਵੀ ਕੁੱਟ ਕੁੱਟ ਕੇ ਇਹਦੀ ਚਟਣੀ ਬਣਾ ਦੇਵਾਂ ਫਿਰ ਇਹ ਰਾਤ ਜਦ ਉਲਟੀਆਂ ਮਾਰੀਆਂ ਇਹ ਗੱਡੀ ਵਿੱਚ ਆ ਕੇ ਬੈਠ ਗਿਆ ਤੇ ਜਿਹੜਾ ਮੇਰੇ ਨਾਲ ਦਾ ਮੇਰਾ ਮਿੱਤਰ ਜਿਹਦਾ ਨਾਂ ਮਿੱਤ ਹੈ ਉਹਨੇ ਉਹਦੀ ਖੋਲ ਲਈ ਉਹਦੀ ਖੋਲੀ ਜ਼ਿੰਦਗੀ ਦੀ ਲਹਿਰ ਉਸ ਲਹਿਰ ਵਿੱਚ ਉਹਦੀ ਲਿੱਤੀ ਗਈ ਪੂਰੀ ਲਹਿਰ ਤੇ ਇਸ ਕਵਿਤਾ ਵਿੱਚ ਹਰੀ ਸਿੰਘ ਨਲੂਆ ਦੇ ਸਮੇਂ ਦੇ ਇੱਕ ਘਟਨਾ ਦਾ ਵਰਣਨ ਹੈ, ਪਠਾਨ ਪਿਓ ਪੁੱਤਰ ਦੀ ਕਹਾਣੀ ਰਾਹੀਂ ਇਹ ਦ੍ਰਿੜ ਕਰਵਾਇਆ ਗਿਆ ਹੈ, ਕਿ ਦੇਸ ਪਿਆਰ ਅਤੇ ਕੌਮ ਦੀ ਅਣਖ ਦੀ ਵੱਡੀ ਖਾਤਰ ਵੱਡੀ ਤੋਂ ਵੱਡੀ ਕੁਰਬਾਨੀ ਦਿੱਤੀ ਜਾ ਸਕਦੀ ਹੈ ਖਹਿਬਰ ਦੇ ਨੇੜੇ ਦੀਆਂ ਪਹਾੜੀਆਂ ਵਿੱਚ ਪਠਾਨ ਸਰਦਾਰ ਖਾਨ ਜਮਾਨ ਤੇ ਕਿਲ੍ਹੇ ਨੂੰ ਹਰੀ ਸਿੰਘ ਨਲੂਏ ਨੇ ਘੇਰਿਆ ਹੋਇਆ ਹੈ, ਕਿਲ੍ਹੇ ਦਾ ਰਸਤਾ ਬੜਾ ਭੇਦ ਭਰਿਆ ਹੈ ਜੋ

ਜੋ ਪਠਾਨ ਹੁੰਦੇ ਹਨ। ਇਸ ਵਿੱਚ ਇਸ ਗੀਤ ਵਿੱਚ ਕਵੀ ਨੇ ਮਨੁੱਖ ਮਨੁੱਖਾਂ ਲਈ ਹਵਾ ਵਰਗੇ ਉਸ ਜੀਵਨ ਦੀ ਕਾਮਨਾ ਕੀਤੀ ਹੈ ਜੋ ਸਦਾ ਕਿਰਿਆਸ਼ੀਲ ਤੇ ਤਤਪਰ ਰਹਿਣ ਵਾਲਾ ਹੈ ਕਵੀ ਦਾ ਜੀਵਨ ਅਨੁਭਵ ਖੋਜ ਪੜਤਾਲ ਤੇ ਵਾਲੀ ਦ੍ਰਿਸ਼ਟੀ ਨੂੰ ਧਾਰਨ ਕਰਦਾ ਹੈ ਅਤੇ ਸਾਰਿਆਂ ਨੂੰ ਗਤੀਸ਼ੀਲ ਰਹਿਣ ਦਾ ਸੰਦੇਸ਼ ਦਿੰਦਾ ਹੈ। ਕਿਸੇ ਕਿਸੇ ਮਨ ਭਾਉਂਦੇ ਜਾਂ ਪਿਆਰੇ ਦੀ ਅਮ~ ਆਮਦ ਅਤੇ ਮਿਲ ਖ਼ੁਸ਼ੀਆਂ ਭਰੀ ਹੁੰਦੀ ਹੈ, ਪਿਆਰ ਪਿਆਰੇ ਦੇ ਆਉਣ ਤੇ ਉਡੀਕਣ ਨੂੰ ਚਾਅ ਚੜ੍ਹਿਆ ਜਾਂਦਾ l

ਕਵੀ ਆਪਣੇ ਸਮੇਂ ਦੀਆਂ ਵਿਗੜ ਰਹੀ ਹਾਲਤਾਂ ਤੋਂ ਦੁਖੀ ਹੋ ਕੇ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਕਰਦਾ ਹੈ ਅਤੇ ਅਜੋਕੇ ਪੰ~ ਅਜੋਕੇ ਜੀਵਨ ਦੇ ਜੀਵਨ ਤੇ ਧਰਮ ਵਿੱਚ ਪੈਦਾ ਹੋ ਗਏ ਹਨ, ਸੈਤਾਨਾਂ ਨੂੰ ਝੂਠਾਂ ਦਾ ਖਾਤਮਾ ਚਾਹੁੰਦਾ ਹੈ, ਹਰ ਪਾਸੇ ਜੁਲਮ ਖ਼ਬਰ ਜ~ ਜ਼ੁਲਮ-ਜ਼ਬਰ, ਖੂਨ-ਖ਼ਰਾਬਾ ਤੇ ਵੰਡੀਆਂ ਵੱਡੀਆਂ ਪਾੜੇ ਦਿਖਾਈ ਦਿੰਦੇ ਹਨ। ਧਰਮ ਕਰਮ ਅਤੇ ਆਦਰ ਭਾਵ ਖਤਮ ਹੋ ਗਏ ਹਨ, ਇੱਕ ਮੁਲਕ ਦੇ ਦੋ ਟੋਟੇ ਹੋ ਗਏ ਸਨ ਅਤੇ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਏ। ਕਵੀ ਆਪਣੀ ਇਹ ਕੂਕ ਪੁਕਾਰ ਗੁਰੂ ਨਾਨਕ ਦੇਵ ਜੀ ਨੂੰ ਪੇਸ਼ ਕਰਦਾ ਹੈ ਤੇ ਉਹ, ਇਵੇਂ ਪੇਸ਼ ਕਰਦਾ ਹੈ ਕਿ ਵੀਹਵੀ ਸਦੀ ਵਿੱਚ ਮਨੁੱਖ ਨੇ ਅਜਿਹੀਆਂ ਕਈ ਲਬਤਾਂ ਤੇ ਪ੍ਰਾਪਤੀਆਂ ਹਾਸਿਲ ਕਰ ਲਈਆਂ ਹਨ, ਜਿਹਨਾਂ ਵਿੱਚ ਉੱਪਰ ਮਨੁੱਖਤਾ ਨੂੰ ਬਹੁਤ ਮਾਣ ਹੈ। ਤੇ ਅੱਗੇ ਦੀ ਕਹਾਣੀ ਮੈਂ ਤੁਹਾਨੂੰ ਇਸ ਤੋਂ ਬਾਅਦ ਦੱਸਾਂਗਾ, ਹੁਣ ਲਈ ਮੈਂ ਸਮਾਂ ਚਾਹੁੰਦਾ ਹਾਂ। Hello ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ,

ਉਹ actually ਨਾ ਮੈਂ movie ਦੇਖਣ ਗਿਆ ਸੀਗਾ ਆਪਣੇ friend ਦੇ ਨਾਲ ਹਾਂਜੀ ਹਾਂਜੀ ਹਾਂਜੀ ਤਾਂ ਨੀ ਫਿਰ ਮੈਂ phone ਚੁੱਕਿਆ। ਹਾਂਜੀ ਹਾਂਜੀ ਹਾਂਜੀ ਹੋਰ ਤੁਸੀਂ ਸੁਣਾਓ ਵਧੀਆ ਨਾ ਸਭ, ਬਸ ਵਧੀਆ ਵਧੀਆ ਤੁਸੀਂ ਦੇਖਣ ਜਾਂਦੇ ਹੋ movie ਵਗ਼ੈਰਾ

ਤੇ ਉਹ ਕਾਫ਼ੀ interesting movie ਹੈ ਤੇ ਮੇਰੇ friend ਕਹਿੰਦੇ ਵੀ ਚਲੋ ਚੱਲੀਏ ਆਪਾਂ ਕੋਈ ਨਾ movie ਦੇਖ ਕੇ ਆਉਂਦੇ ਹਾਂ ਮੈਂ ਉਹਨਾਂ ਨਾਲ ਗਿਆ ਸੀਗਾ ਤੇ ਤੁਸੀਂ ਤੁਸੀਂ ਗਏ ਸੀ ਕਦੇ ਇਹ ਇਹ ਵਾਲੀ movie ਦੇਖਣ

ਮੈਂ ਗਿਆ ਸੀਗਾ ਆਪਣੇ ਪਠਾਨਕੋਟ ਹੀ ਗਿਆ ਸੀਗਾ PVR cinema ਵਿੱਚ ਹਾਂਜੀ ਹਾਂਜੀ ਹਾਂਜੀ ਤੇ ਕਾਫ਼ੀ interesting ਬੜੀ ਵਧੀਆ movie ਲੱਗੀ ਮੈਨੂੰ ਉਹਨਾਂ ਵਿੱਚ character ਜਿਹੜੇ ਕਿ ਬੜੀ ਜ਼ਿਆਦਾ funny movie ਸੀਗੀ ਨਿੱਕਾ ਜੈਲਦਾਰ, ਉਹ ਫਿਰ ਜੇ ਮੈਂ ਸ਼ੁਰੂ ਕਰਾਂ ਤਾਂ ਨਾ ਇਹਦੇ ਵਿੱਚ ਕੀ ਹੁੰਦਾ ਜਿਹੜਾ ਉਹ ਹੁੰਦਾ ਨਾ ਆਪਣਾ ਜਿਹੜਾ ਤੇ ਤੁਹਾਨੂੰ ਉਹਦਾ ਨਾਂ ਵੀ ਪਤਾ ਹੋਣਾ ਹੈ ਸਰਦਾਰ ਜਿਹਾ ਮੁੰਡਾ ਹਾਂ ਹਾਂ ਹਾਂ ਐਮੀ ਵਿਰਕ,

ਤੇ ਉਹ ਨਾ ਉਹਨੂੰ college ਪਾਉਂਦੀ ਹੈ ਉਹਦੀ ਬੇਬੇ ਵੀ ਤੂੰ college ਜਾਇਆ ਕਰ ਤੇ ਉਹ ਨਾ ਜਦੋਂ ਉਹ college ਜਾਂਦਾ ਨਾ ਤੇ ਉਹ ਜਿੱਦਾਂ ਹੀ ਤੁਹਾਨੂੰ ਪਤਾ ਹੈ ਪਿੰਡ ਵਾਲੇ ਨਿਆਣੇ ਪੜ੍ਹਣ ਵਿੱਚ ਅੱਗੇ ਢਿੱਲੇ ਹੁੰਦੇ ਆ ਪੜ੍ਹਣ ਵਿੱਚ ਤੇ ਉਹ ਜਿੱਦਾਂ ਹੀ ਜਾਂਦਾ ਨਾ ਉਹਨੇ ਉਲਟੇ ਸਿੱਧੇ ਪੰਗੇ ਸ਼ੁਰੂ ਕਰ ਕਰ ਦਿੱਤੇ ਤੇ ਉਹ ਕਹਿੰਦਾ ਵੀ ਮੇਰਾ ਆਪਣੇ ਘਰਦਿਆਂ ਨੂੰ ਕਹਿੰਦਾ ਮੇਰਾ ਵਿਆਹ ਕਰੋ ਤੇ ਉਹਦੀ ਬੇਬੇ ਕਹਿੰਦੇ ਨਹੀਂ ਤੇ ਤੂੰ ਹਜੇ ਪੜ੍ਹ ਲੈ ਹਜੇ ਤੇਰੀ ਪੜ੍ਹਣ ਲਿਖਣ ਦੀ ਉਮਰ ਹੈ ਤੇ ਨਾ ਔਰ ਉਹ ਫਿਰ ਵੀ ਨੀ ਮੰਨਦਾ ਕਹਿੰਦਾ ਨਹੀਂ ਨਹੀਂ ਮੈਂ ਨਾ ਮਤਲਬ ਮੇਰਾ ਵਿਆਹ ਕਰੋ ਇੱਕ ਦਿਨ ਉਹ college ਨਾ ਕਰਪੈਨ ਲੈ ਕੇ ਚਲਾ ਜਾਂਦਾ ਤੇ ਫਿਰ ਇੱਕ ਦਿਨ ਕੀ ਹੁੰਦਾ ਵੀ ਨਾ ਉਹ ਅਹ ਅਹ ਉਹਦਾ ਜਿਹੜਾ ਵਿਚੋਲਾ ਹੁੰਦਾ ਨਾ ਕਰਮਜੀਤ ਅਨਮੋਲ ਹੁੰਦਾ ਤੇ ਉਹ ਨਾ ਵਿਚੋਲਾ ਭੇਜਦੇ ਆ ਉਹਦੇ ਘਰ ਤੇ ਇੱਕ ਉਹਦਾ ਚਾਚਾ ਵੀ ਜਾਂਦਾ ਤੇ ਉਹ ਵੀ ਸੜਾ ਹੀ ਹੁੰਦਾ ਬੇਚਾਰਾ ਤੇ ਉਹ ਉਹ ਜਦੋਂ ਦੇਖਦੇ ਆ ਤੇ ਉਹ ਕਹਿੰਦੇ ਕਿ ਸਾਨੂੰ ਮੁੰਡਾ ਪਸੰਦ ਹੈ ਪਰ ਉਹ ਜਿਹੜਾ ਨਿੱਕਾ ਜਿਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਨਾ ਉਹ ਕੁੜੀ ਦੂਜੀ ਅਹ ਉਹ ਵਿਆਹ ਪੱਕਾ ਹੋ ਗਿਆ, ਤੇ ਉਹ ਬਾਅਦ ਚੋਂ ਨਾ ਉਹ ਕੁੜੀ ਦਾ ਨਾਂ ਮੰਨਤ ਸੀ ਸ਼ਾਇਦ ਮੰਨਤ ਤੇ ਵੀ ਹਾਂਜੀ ਹਾਂਜੀ ਮੰਨਤ ਤੇ ਦੂਜੀ ਕੁੜੀ ਦਾ ਨੂਰ ਸੀ ਸ਼ਾਇਦ ਉਹਦਾ ਨਾਂ ਨੂਰ ਤੇ ਮੰਨਤ ਤੇ ਉਹ,

ਤੇ ਉਹ ਸਾਰਾ ਪੁਆੜਾ ਪਾਏਦਾ ਹੁੰਦਾ ਸਾਂਤੀ ਦਾ ਉਹਦੀ ਬੇਬੇ ਸੋਚਦੀ ਆ ਵੀ ਸਾਂਤੀ ਦਾ ਪੁਆੜਾ ਹੈ ਤੇ ਉਹਦੇ ਵਿੱਚ ਇੱਕ ਬੁੱਢਾ ਬਾਬਾ ਵੀ ਹੁੰਦਾ ਸੀ ਤੁਹਾਨੂੰ ਪਤਾ ਜਦੋਂ ਚਾਹ ਚਾਹ ਨਾਲ ਜਦੋਂ ਰਸ ਖਾਣ ਲੱਗਦਾ ਤੇ ਬੁੱਢੀ ਜੁੱਤੀ ਮਾਰਦੀ ਤੇ ਉਹ ਨਾ,

ਉਹ ਅਹ ਇੱਕ ਆਹ ਵੀ ਨਾ ਬੜੀ ਵਧੀਆ movie ਲੱਗੀ ਫਿਰ ਮੈਨੂੰ ਫਿਰ

ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਹੀ ਕਿਹਾ ਜੀ ਜੀ ਤੇ ਜੀ ਤੁ~ ਤੁਸੀਂ ਦੇਖੀ ਆ movie ਹਾਂਜੀ ਹਾਂਜੀ ਅੱਛਾ ਤੁਸੀ ਕਿ~ ਕਿਹੜੀਆਂ ਕਿਹੜੀਆਂ movies ਦੇਖਦੇ ਹੋ,

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਹਮ ਹਾਂਜੀ

ਹਮ ਹਮ ਮਤਲਬ ਕਾਫ਼ੀ interesting story ਹੈ ਇਹ ਵੀ

ਹਾਂਜੀ ਸਰਬਜੀਤ ਸਰਬਜੀਤ ਹਾਂਜੀ ਸਰਬੀਤ

ਬਿਲਕੁਲ ਹਨਾ ਕਿੰਨੀ motivational story ਹੈ ਵੀ ਅਹ ਅਹ ਇਹ ਮੈਨੂੰ ਸ਼ਾਇਦ ਇਹ story ਤੋਂ moral ਇਹ ਪਤਾ ਲੱਗਿਆ ਵੀ ਜਿਹੜੀ ਅਹ story ਆ ਨਾ ਇਹ ਕਾਫ਼ੀ interesting story ਆ ਔਰ ਇੱਕ story ਆ ਵੀ ਜਿਹੜੀ ਲਗਾਤਾਰ ਉਹ ਕੋਸ਼ਿਸ਼ ਕਰਦੇ ਆ ਆਪਣੇ ਭਰਾ ਨੂੰ save ਕਰਨ ਦੀ ਪਰ end ਉਹ ਘਰੇ ਵੀ ਉਹ ਆਏ ਤੇ ਸੀਗੇ ਪਰ ਹਨਾ ਉਹਨਾਂ ਦੀ ਲਾਸ਼ ਆਈ ਸੀਗੀ ਆਪ ਨੀ ਜ਼ਿੰਦੇ ਨੀ ਆਏ ਸੀਗੇ ਉਹ ਤੇ ਹਨਾ ਕਾਫ਼ੀ Interesting story ਆ ਤੇ ਤੁਸੀਂ ਕਹਿ ਰਹੇ ਸੀ ਵੀ ਤੁਸੀਂ ਹੋਰ ਕਿਹੜੀ ਕਿਹੜੀ movie ਦੇਖੀ ਹੈ ਹਾਂਜੀ ਹਾਂਜੀ ਹਾਂਜੀ

ਬਿਲਕੁਲ ਬਿਲਕੁਲ ਬਿਲਕੁਲ ਜਿਹਨੂੰ ਅਨੰਦਪੁਰ ਦਾ ਕਿਲ੍ਹਾ ਵੀ ਕਿਹਾ ਜਾਂਦਾ ਆ ਬਾਈਧਾਰ ਦੇ ਰਾਜੇ ਸੀਗੇ ਜਿਹੜੇ ਔਰ ਹਾਂਜੀ ਹੋਰ ਮੈਨੂੰ define ਕ~ ਇਹਦੇ ਵਿੱਚ ਬਚਿੱਤਰ ਸਿੰਘ ਦਾ role ਤੁਸੀਂ ਪੜ੍ਹਿਆ ਕੀ ਸੀ?

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ,

ਅਹ ਮੁਸਲਮਾਨ ਸੀ ਸ਼ਾਇਦ ਹਨਾ ਉਹ ਹਾਂਜੀ ਵਜ਼ੀਰ ਖ਼ਾਨ ਹਾਂਜੀ।

ਹਾਂਜੀ ਹਾਂਜੀ।

ਹਾਂਜੀ ਹਾਂਜੀ ਹਾਂਜੀ ਹਾਂਜੀ। ਬਿਲਕੁਲ ਬਿਲਕੁਲ ਇਹ ਨਾ ਕਾਫ਼ੀ interesting story ਆ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਬਿਲਕੁਲ ਬਿਲਕੁਲ ਬਿਲਕੁਲ ਔਰ ਤੁਹਾਨੂੰ ਪਤਾ ਸਾਨੂੰ ਇਹ ਸਾਰੇ conclusion ਤੋਂ ਸਾਨੂੰ ਸਿੱਖਣ ਨੂੰ ਕੀ ਮਿਲਦਾ ਤੁਹਾਡੇ ਹਿਸਾਬ ਨਾਲ, ਨਹੀਂ ਇਹ ਚੀਜ਼ 'ਚ ਸਾਨੂੰ ਪਤਾ ਕੀ ਸਿੱਖਣ ਨੂੰ ਮਿਲਦਾ ਹੈ ਕਿ ਹਮੇਸ਼ਾ ਸਾਨੂੰ ਨਾ ਕਦੇ ਵੀ ਕਿਸੇ ਅੱਗੇ ਝੁਕਣਾ ਨੀ ਚਾਹੀਦਾ ਔਰ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਆ ਔਰ ਬਿਲਕੁਲ ਜੇ ਸੱਚੀ ਜੇ ਸਾਡੇ ਕੋਲ ਸੱਚ ਹੈ ਤਾਂ ਸਾਨੂੰ ਕੋਈ ਵੀ ਹਰਾ ਨੀ ਸਕਦਾ ਔਰ ਕਿਉਂਕਿ ਸਾਨੂੰ ਅਹ ਹਮੇਸ਼ਾ ਡਟੇ ਰਹਿਣਾ ਚਾਹਿਦਾ ਆ ਆਪਣੇ ਹੱਕ ਲਈ ਲੜਨਾ ਚਾਹੀਦਾ ਆ ਔਰ ਹਮੇਸ਼ਾ ਚੰਗੇ ਇਨਸਾਨ ਬਣਨਾ ਚਾਹੀਦਾ ਆ ਔਰ ਸਾਨੂੰ moral of the story ਇਹੀ ਮਿਲਦਾ ਆ, ਤੇ ਜੀ ਮੈਂ ਤੈਨੂੰ ਹੋਰ ਪੁੱਛਣਾ ਚਾਹਾਂਗਾ ਕਿ ਜਿਹੜੀ ਇਹ story ਆ ਤੁਸੀਂ ਕਿੱਥੇ ਦੇਖੀ ਸੀ ਤੇ ਕਿਹਦੇ ਨਾਲ ਤੁਸੀਂ ਗਏ ਸੀਗੇ, ਹਾਂਜੀ ਹਾਂਜੀ

ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਔਰ ਮੈਂ ਬਿਲਕੁਲ ਸਾਨੂੰ schools ਦੇ ਵਿੱਚ ਇਹੋ ਜਿਹੀ ਜਿਹੜੀ movies ਨੇ ਸਾਨੂੰ promote ਕਰਨੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਕੁਛ ਨਾ ਕੁਛ ਚੰਗਾ promote ਕਰ ਸਕੀਏ,

ਬਿਲਕੁਲ ਬਿਲੁਕੁਲ ਕਿਉਂਕਿ ਜਿਹੜੀਆਂ movies ਨੇ ਨਾ ਇਹ ਸਾਨੂੰ ਆਪਣੀ life ਬਾਰੇ ਦੱਸਦੀਆਂ ਵੀ ਸਾਡਾ ਇਤਿਹਾਸ ਕੀ ਆ ਔਰ ਅਸੀਂ ਕਿਸ ਚੀਜ਼ ਤੋਂ ਆਏ ਹਾਂ ਸਾਡਾ ਕਿਸ ਚੀਜ਼ ਨਾਲ ਅਸੀਂ ਜੁੜੇ ਹੋਏ ਹਾਂ, ਵੈਸੇ ਮੈਂ ਤਾਂ ਬਹੁਤ ਸਾਰੀ movies ਦੇਖੀਆਂ ਨੇ ਜੇ ਮੈਂ last time ਦੀ ਗੱਲ ਕਰਾਂ ਤਾਂ ਮੈਂ ਅਹ ਦਲਜੀਤ ਦੋਸਾਂਝ ਦੀ movie ਦੇਖੀ ਸੀ ਅਹ ਛੜਾ ਛੜਾ ਉਹ ਇੱਕ movie ਮੈਂ ਹੋਰ ਦੇਖੀ ਸੀ ਪੰਜਾਬ ਉੱਨੀ ਸੌ ਚੁਰਾਸੀ ਦਲਜੀਤ ਦੋਸਾਂਝ ਦੀ, ਜਿਹੜੀ ਇਹ movie ਸੀ ਨਾ ਇਹ ਸੀਗੀ ਅਹ ਅਹ ਮਤਲਬ ਤੁਹਾਨੂੰ ਪਤਾ ninety eighty four ਵਿੱਚ ਕਿੰਨਾ ਹੋਇਆ ਸੀਗਾ ਜਿਹੜਾ ਹਾਂਜੀ ਜੀ ਉਦੋਂ ਕੀ ਹੋਇਆ ਸੀਗਾ ਵੀ ਜਿਹੜਾ ਦਲਜੀਤ ਦੋਸਾਂਝ ਸੀ ਨਾ ਇਹ ਆਪਣੇ ਪਿੰਡ ਵਿੱਚ ਰਹਿੰਦਾ ਹੁੰਦਾ ਸੀਗਾ ਤੇ ਇਹ ਨਾ ਅਕਸਰ ਨਾ ਇਹਦੇ ਜਿਹੜੇ father ਸਾਹਬ ਸੀ ਨਾ ਉਹ ਮਤਲਬ ਜਾਂਦੇ ਸੀਗੇ ਰੈਲੀਆਂ 'ਚ ਉਹਨੂੰ ਪੁਲਿਸ ਨੇ ਮਾਰ ਦਿੱਤੀ ਗੋਲੀ ਤੇ ਉਸ ਤੋਂ ਬਾਅਦ ਦਲਜੀਤ ਦਲਜੀਤ ਦੋਸਾਂਝ ਕਹਿੰਦਾ ਵੀ ਮੈਂ ਵੀ ਪਿੱਛੇ ਨੀ ਹਟਣਾ ਜੋ ਮਰਜ਼ੀ ਹੋ ਜਾਏ ਤੇ ਉਹ ਨਾ ਆਪਣੀ ਬੇਬੇ ਦੀਆਂ ਨਾ ਐਨਕਾਂ ਲੈਣ ਜਾਂਦਾ ਵਾ ਇੱਕ ਦਿਨ ਬਸ 'ਚ ਤੇ ਉਹਦੀ ਬੇਬੇ ਕਹਿੰਦੀ ਹੈ ਮੇਰੀਆਂ ਗਾਗਲਾਂ ਲੈ ਕੇ ਆਈਂ ਤੇ ਉਹ ਨਾ ਰਸਤੇ ਵਿੱਚ ਉਹਨੂੰ ਉਹਨੂੰ ਸਾਰੇ ਹੁਣ ਉਹਦੇ ਨਾਲ ਦੇ ਮਾਰ ਦਿੰਦੇ ਆ ਤੇ ਬਸ ਇਹੀ ਬਚਦਾ ਹੈ ਤੇ ਫਿਰ ਇਹ ਜਦੋਂ ਵਾਪਸ ਜਾਂਦਾ ਹੈ ਤੇ ਅਹ ਫਿਰ ਪੁਲਿਸ ਇਹਨੂੰ ਕਦੇ ਫੜ ਕੇ ਕਿਤੇ ਲੈ ਜਾਂਦੀ ਹੈ ਕਦੇ ਕਿਤੇ ਲੈ ਜਾਂਦੀ ਹੈ, ਫਿਰ ਇੱਕ ਗਾਣਾ ਵੀ ਆਇਆ ਨਾ ਉਹ ਜਿਹੜਾ ਮੇ~ ਅਹ ਮੇਰੇ ਪਿੰਡ ਦੀ ਨਹਿਰ ਨੂੰ ਸੁਨੇਹਾਂ ਦੇ ਦਿਓ, ਤੂੰ ਸ਼ਾਇਦ ਸੁਣਿਆ ਹੋਏਗਾ,

ਉਹਦੇ ਵਿੱਚ ਇੱਕ ਸੂਹੀ ਸਰਦਾਰ ਸੂਹੀ ਵੀ ਹੈ ਇਹਦੇ ਵਿੱਚ ਤੇ ਉਹ ਉਹਦਾ ਵੀ ਜਿਹੜਾ ਪੁਲਿਸ ਵਾਲਾ ਹੁੰਦਾ ਸੀ ਉਹਦਾ ਨਾਂ ਸੂਹੀ ਸਰਦਾਰ ਸੂਹੀ ਸੀਗਾ ਔਰ ਉਹਦਾ ਵੀ role ਕਾਫ਼ੀ interesting role ਹੈ ਉਹਨੇ ਵੀ ਇਹ ਕਿਸ ਤਰ੍ਹਾਂ ਇਹ ਚੀਜ਼ ਸਾਨੂੰ ਦੱਸਦੀ ਹੈ ਵੀ ਕਿਸ ਕਿਸ ਤਰੀਕੇ ਨਾਲ ਸਾਡੇ ਤੇ ਜ਼ੁਲਮ ਹੋਏ ਨੇ ਔਰ ਉਹ ਬੰਦਾ ਫਿਰ ਵੀ end ਤੱਕ ਡਟਿਆ ਰਿਹਾ ਹੈ ਪਿੱਛੇ ਨੀ ਹਟਿਆ ਔਰ

ਜੇ ਮੈਂ ਗੱਲ ਕਰਾਂ ਤਾਂ ਤੁਸੀਂ ਹੋਰ ਆਪਣੀ life 'ਚ ਕਿਹੜੀ ਕਿਹੜੀ movie ਦੇਖੀ ਹੋਈ ਆ,

ਹਾਂ ਹਾਂ ਹਾਂ ਜੱਟ ਕਾਫ਼ੀ interesting movie ਹੈ ਮੈਨੂੰ ਉਹਦੇ ਬਾਰੇ ਦੱਸੋ ਥੋੜ੍ਹਾ ਬਹੁਤ, ਹਾਂਜੀ ਹਾਂਜੀ ਹਾਂਜੀ ਹਾਂਜੀ Hero ਨਾਮ ਯਾਦ ਰੱਖੀਂ hero ਨਾਮ ਯਾਦ ਰੱਖੀਂ, ਉਹ ਵਾਲੀ movie ਸੀ ਨਾ ਸ਼ਾਇਦ ਇਹ ਉਹ ਦੀ ਇਹ ਨਹੀਂ ਨਹੀਂ ਫਿਰ ਇਹ ਹੋਰ ਹੈ,

ਹਾਂ ਅਹ ਜਦੋਂ ਸਭ ਤੋਂ ਪਹਿਲਾਂ ਅਸੀਂ ਗਏ ਹਾਂ ਨਾ ਆਪਾਂ ਫਿਰ ticket ਖ਼ਰੀਦੀਆਂ ticket ਤੋਂ ਬਾਅਦ ਆਪਾਂ ਮੈਨੂੰ front seat ਮਿਲੀ ਸੀ ਉਦੋਂ, ਤੇ ਜਦੋਂ ਮੈਂ ਗਿਆ ਹਾਂ ਆਪਣੇ ਅਹ friend ਦੇ ਨਾਲ ਗਿਆ ਸੀ ਮੈਂ ਸੀ ਜੱਸ~ ਜੱਸੀ ਹੋਣੀ ਸੀ ਜੱਸੀ ਹੋਣਾਂ ਨਾਲ ਮੈਂ ਗਿਆ ਸੀਗਾ ਉਦੋਂ ਤੇ ਜਦੋਂ ਮੈਂ ਗਿਆ ਤੇ ਉਹ ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਪਤਾ ਹੀ ਆ movie start ਹੁੰਦੀ ਆ ਲੋਕ ਚੀਕਾਂ ਵਗ਼ੈਰਾ ਬੜੀਆਂ ਮਾਰਦੇ ਆ, ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਕਾਫ਼ੀ interesting ਉਹਦੇ ਵਿੱਚ ਇੱਕ ਕੀ ਹੁੰਦਾ ਨਿੱਕਾ ਹੁੰਦਾ ਉਹਦੀ ਬੇਬੇ ਹੁੰਦੀ ਆ ਇੱਕ ਸਾਂਤੀ ਹੁੰਦੀ ਆ ਤੇ ਬਸ ਨਿੱਕੇ ਦੇ ਵਿਆਹ ਦੀ ਕਹਾਣੀ ਆ ਮਤਲਬ ਉਹ ਚਾਹੁੰਦਾ ਵੀ ਉਹਦਾ ਵਿਆਹ ਹੋਵੇ ਵਿਆਹ ਹੋਵੇ ਤੇ ਉਹਦੀ ਉਹਦੀ ਬੇਬੇ ਕਹਿੰਦੀ ਆ ਵੀ ਹੁਣ ਤੂੰ ਪੜ੍ਹਾਈ ਛੱਡ ਹੀ ਦਿੱਤੀ ਹੈ ਤੇ ਜਾ ਕੇ ਖੇਤੀ ਕਰ ਲਾ ਤੇ ਫਿਰ ਇਹਦੇ ਵਿੱਚ ਇੱਕ ਮੁ~ ਇੱਕ ਛੋਟਾ ਜਿਹਾ ਮੁੰਡਾ ਵੀ ਹੁੰਦਾ ਜਿਹਨੂੰ ਉਹ ਫਰੂਟੀਆਂ ਪਿਲਾਉਂਦਾ ਰਿਹਾ ਦੁਕਾਨ ਤੋਂ ਲਿਆ ਲਿਆ ਕੇ ਤੇ ਇੱਕ ਸਾਂਤੀ ਸੀ ਉਹ ਲੱਸੀ ਮੰਗਣ ਆਉਂਦੀ ਸੀ daily ਇੱਕ ਕਾਫ਼ੀ interesting movie ਸੀ ਤੇ end ਦੇ ਵਿੱਚ ਉਹ ਬਸ ਨਿੱਕੇ ਦਾ ਵਿਆਹ ਹੋ ਜਾਂਦਾ ਹੈ ਤੇ ਬਸ ਉਹ ਬਸ ਫਿਰ ਆਪਣੇ ਘਰ ਚਲੇ ਜਾਂਦੇ ਆ ਤੁਸੀਂ ਮੈਨੂੰ ਦੱਸੋ ਕੋਈ movie ਵਧੀਆ ਜਿਹੀ

ਹਾਂਜੀ ਹਾਂਜੀ ਹਮ

ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ,